ਹਾਂ ਉਹ ਯਰ ਮੇਰਾ ਨਾ ਉਸ ਦੇ ਵਿੱਚ ਵੀ ਦੂਜੇ ਸਿਮ ਚ ਵੀ ਨੈੱਟ ਮੁੱਕ ਗਿਆ

ਨੈੱਟ ਮੁੱਕ ਗਿਆ ਨਾ ਉਹਦੇ ਵਿੱਚ ਦੂਜੇ ਸਿਮ ਚ ਉਸ ਦੇ ਵਿੱਚ ਉਹੋ ਨੀਂ ਹੋਇਆ ਕਰਦਾ। ਫੋਨ ਦਾ ਨੈਟਵਰਕ ਨੀਂ ਆਇਆ ਕਰਦਾ। ਤੇ ਤਾਂ ਕਰਕੇ ਹੁਣ ਮੈਂ ਦੂਜੀ ਦੂਜੀ ਸਿਮ ਦਾ ਨੈੱਟ ਆਨ ਕੀਤਾ, ਤਾਂ ਹੁਣ ਨੈਟਵਰਕ ਆਇਆ। ਹੈਂ ਤੇਰਾ ਹੋਗਿਆ ਸੱਤ ਵਾਰ। ਮੇਰਾ ਹੋ ਗਿਆ ਦੋ ਵਾਰੀ ਨੌਂ-ਨੌਂ ਵਾਰ ਆ, ਬਾਕੀ ਸਾਰਾ ਦਸ ਦਸ ਵਾਰ ਆ।